ਓਹੀ ਮਿਸਤਰੀਆਂ ਦਾ ਈ ਮਿਸਤਰੀਆਂ ਦਾ ਈ

ਰਾਜ ਮਿਸਤਰੀ ਐ ਹਾਂਜੀ ਹਾਂਜੀ ਸਾਡੇ ਪਿੰਡ ਦਾ ਉਹ ਜਿਹੜਾ ਮੁੰਡਾ ਗਿਆ ਨਾਲ਼ ਉਹਦਾ ਈ ਐ, ਨਵੀਨ ਦਾ ਭਰਾ ਅੱਛਾ ਅੱਛਾ ਅੱਛਾ ਉਹ ਜਿਨਾਂ ਦਾ ਬਾਹਰੋਂ ਬਾਹਰ ਘਰ ਨਿੱਕੂ ਨਿੱਕੂ ਜਿਨੂੰ ਕਹਿੰਦੇ ਆ ਨਾ

ਠੀਕ ਆ ਠੀਕ ਹਾਂਜੀ ਕਿੱਡੀ ਕੁ ਤਨਖਾਹ ਬਣ ਜਾਂਦੀ ਉਦੀ ਤਨਖਾਹ, ਤੇ ਕੁਵੈਤ ਗਿਆ ਬਣ ਜਾਂਦੀ ਹੁਣੀ ਕੁਸ਼ ਇੰਨੀ ਕੁ ਪੱਚੀ ਕੁ ਹਜ਼ਾਰ ਬਣ ਜਾਂਦੀ ਹੁਣੀ ਮੇਰੇ ਹਿਸਾਬ ਨਾਲ

ਪਤਾ ਨੀ ਯਾਰ ਮੇਰੇ ਨਾਲ਼ ਤਾਂ ਇੱਕ ਵਾਰੀ ਗੱਲ ਹੋਈ ਸੀ ਤੇ ਕਹਿੰਦਾ ਕਿ ਮਤਲਬ ਛੱਬੀ ਹਜ਼ਾਰ ਤਨਖਾਹ ਲੱਗੀ ਆ ਨਾਲ਼ ਓਵਰ ਟੈਮ ਵੀ ਬਣ ਜਾਂਦਾ ਵਾ

ਮਤਲਬ ਤੀਹ ਬੱਤੀ ਹਜ਼ਾਰ ਰੁਪਿਆ ਤੇ ਕਿਤੇ ਗਿਆ ਨੀ

ਓਦਾ ਓਵਰ ਰੋਟੀ company ਦੀ ਆ ਨਾ

ਯਾਰ ਕੀ ਪਤਾ ਓਥੇ xx ਕੀ ਪਾ ਕੀ ਕੀ ਬਣਾ ਬਣਾ ਕੇ ਖਵਾਲੀ ਜਾਂਦੇ ਉਹਨਾਂ ਨੂੰ

ਓਹ ਜੋ ਰੋਟੀ ਆਪਣੇ ਹੱਥੀਂ ਬਣਾਉਣੀ ਓਦਾ ਈ ਮਜ਼ਾ ਆਉਂਦਾ ਖਾਣ ਦਾ, ਕੀ ਪਤਾ ਕੀ ਪਾ ਕੇ, ਜਿਦਾਂ ਮਨਲਾ ਹੁਣ ਮੁਰਗਾ ਖਵਾਲਦੇ ਆ ਕੀ ਪਤਾ ਕਿੰਨੇ ਦਿਨ ਦਾ ਮਰਿਆ ਪਿਆ ਵਾ

ਹੈਜੀ ਓਹੋ ਖਵਾਲ ਦੇਣਾ ਉਹਨਾਂ ਨੇ

ਆਹੋ ਆਹੋ ਹਮ ਹੁਣ ਜਿਦਾਂ ਮਨਲਾ ਆਪਣੀ ਰੋਟੀ ਬਣਾਉਣੀ ਆ, ਬਣਾਉਣੀ ਆ ਕੰਮ ਤੋਂ ਆਇਆ ਦੱਸ ਮੈਂ ਕੋਈ ਸਬਜ਼ੀ ਲਿਆਂਦੀ ਪੈਸਿਆ ਦੀ ਜਾ ਕੇ ਤਾਜ਼ੀ ਉਹ ਬਣਾਉਣੀ ਉਹ ਉਹ ਓਹ ਗੱਲ ਤੇ ਨੀ ਨਾ ਬਣਦੀ

ਚੱਲ ਕੋਈ ਨੀ ਕੋਈ ਨੀ ਠੀਕ ਹਾਂਜੀ, ਆ ਗਈ ਮੈਂ ਆ ਬਈ ਪਾਨੇ ਤੂੰ ਇੱਥੇ ਆਕੇ ਖੇਡ ਲੈ ਠੰਡ ਬਹੁਤ ਹੋ ਗਈ ਹੈ, ਸਵੇਰ ਰਜਾਇ ਵਿੱਚੋਂ ਉੱਠਣ ਨੂੰ ਦਿਲ ਨੀ ਕਰਦਾ ਮਾਈ ਵੀ ਗੁਰੂਦਾਵੇਰੇ ਗਾਏ ਵੀ ਤੇਹ ਤੰਨਾ ਟੂਈ ਵਿੱਚ ਫੁਰ ਮਾਰਦਾ ਹੋਇਆ ਬੋਲਿਆ ਆਏ ਬਯੀ, ਤਣੇ ਸੱਚ ਤੈਂ ਸੁਣਿਆ ਅੱਗੇ ਲਾਗੇ ਪਿੰਡ ਦੇ ਵਿਚ ਚੋਰੀ ਹੋ ਗਈ ।

ਠੰਡ ਦੀ ਬਹੁਤ, ਠੰਡ ਵੀ ਬਹੁਤ, ਐ ਤੇ ਸਾਰੇ ਲੋਕ

ਤਾਨਾ ਧੂਇ ਲਾਗੇ ਬਹਿੰਦਾ ਬੋਲਿਆ ਲੈ ਕੀ ਕਹਿ ਗਿਆ। ਏ ਪਾਨੇ ਹੈਂ ਤਾਂ ਬਹੁਤ ਮਾੜਾ ਹੋਇਆ ਭਾਈ ਮੱਝ ਵੀ ਸਾਰਾ ਖਵਾ ਕੇ ਪਲਦੀ ਹੈ ਭਾਈ ਫੇਰ ਕੋਈ ਪਤਾ ਲੱਗਦਾ ਚੋਰ ਹੋਂਦ ਭਲਾ

ਏ ਪਾਲਾ! ਕਦੇ ਵੀ ਐਦਾਂ ਦਾ ਕੰਮ ਨੀ ਕਰ ਸਕਦਾ ਐਨਾ ਦੇ ਤਾਂ ਪਹਿਲਾਂ ਈ ਬੁਜ਼ੁਰਗਾਂ ਦੇ ਦੌਲਤ ਦੇ ਭੰਡਾਰੇ ਭਰੇ ਹੋਏ ਨੇ ਤੇ ਨਾਲੇ ਮੇਰੇ ਨਾਲ ਤਾਂ ਓ ਐਨਾਂ ਵਦਿਆ ਬਰਤ ਰਿਹਾ ਏ ਤੇ ਰੋਜ਼ ਦਾ ਆਉਣਾ ਜਾਣਾ

ਨਾ ਤੰਨੇ ਮੇਈ ਸੁਣਿਆ ਬਾਈ ਮੇਈ ਸੁਣਿਆ ਕਿ ਦਾਰੂ ਵਾਲੀ ਤੇਰੀ ਗਾਲ ਸੱਚ ਹੈ ਜਦੋਂ ਦਾ ਓਹਦਾ ਰਿਸ਼ਤਾ ਟੁਟਿਆ ਨਾ ਪਿੰਡ ਪਿੰਡ ਮੰਡੀਰ ਚ ਬੈਠਣ ਲੱਗ ਪਿਆ ਐ, ਤਾ ਹੋਲੀ ਹੋਲੀ ਨਸ਼ੇ ਦਾ ਆਦਿ ਹੋ ਗਿਆ ਹੈ ਤੇਹ ਪੈਸੇ ਵੀ ਨੀ ਦੇਂਦੇ ਓਹਦੇ ਘਰ ਦੇ ਥਾਈ ਥਾਈ ਮੰਗਦਾ ਫਿਰਦਾ ਮਾਈ ਸੁਣਿਆ ਬਾਈ ਦਾਰੂ ਲਾਈ ਓਹਨਾ ਨੇ ਆਪਣੇ ਸਾਈਕਲ ਵੀ ਵੇਚ ਦਿੱਤਾ ਫੇਅਰ ਆਪਣੇ ਚਾਚੇ ਦੀ ਘੜੀ ਹਨ ਭਾਣੇ ਸਾਈਕਲ ਆਲੀ ਤੇਰੀ ਗੱਲ ਤਾਂ ਸੱਚ ਐ ਉਹ ਓਹਨੇ ਵੇਚਿਆ ਐ ਓਹਦੇ ਚਾਚੇ ਨੇ ਤਾਂ ਓਹਦੇ ਤੇ ਝੂਠਾ ਇਲਜਾਮ ਜੜਿਆ ਏ ਓਹਨਾ ਨੇ ਏ ਰਿਸ਼ਤਾ ਤੁੜਵਾਇਆ ਸੀ ਜੋ ਤਾਂ ਜੋ ਕਰਕੇ ਓਹਨਾ ਦੀ ਆਪਸ ਚ ਬਣਦੀ ਨੀ ਐਨਾ ਪਹਿਲਾਂ ਦੀ ਪੰਚਾਇਤ ਹੋਕੇ ਹਟੀ ਐ ਦੋਨਾਂ ਘਰਾਂ ਚ ਪਤਾ ਨੀ ਫੇਰ ਤਾਂ ਮੇਨੇ ਤਾਂ ਐ ਸੁਣਿਆ ਵੀ ਅਗਲਾ ਕਈ ਦਿਨਾਂ ਤੋਂ ਪਿੰਡ ਚ ਵੀ ਨਈ ਹੈਗਾ ਤੇ ਓਹਨਾ ਦੇ ਨਾਲ ਦੇ ਪਿੰਡ ਦੇ ਮੁੰਡਿਆਂ ਨਾਲ ਰਲਕੇ ਕਾਰਾ ਕੀਤਾ ਐ ਕੀ ਪਤਾ ਨੀ ਬੰਦੇ ਦੀ ਮੱਤ ਮਾਰੀ ਜਾਵੇ ਪਤਾ ਨੀ ਲੱਗਦਾ ਮੇਲਾ ਮੇਰਾ ਦਿਲ ਨੀ ਮੰਨਦਾ ਪਾਲੇ ਦੇ ਕਿਸ ਤਰ੍ਹਾਂ ਦਾ ਕੀਤਾ ਹੋਣਾ ਦਿਲ ਦਾ ਸਾਫ ਬੰਦਾ ਐ ਪੂਰਾ ਚੱਲ ਚਲਦਾ ਧੰਨੇ ਵੱਲ ਨਾਲੇ ਧੂਇ ਵਿੱਚੋਂ ਅੱਗ ਵੀ ਬੁਝ ਗਈ ਜੇ ਕਲ ਰਿਸ਼ਤੇ ਤੇ ਭਰੋਸਾ ਨੀ ਕਰਨਾ ਚਾਹੀਦਾ ਤੇ ਏਦਾਂ ਕਹਿ ਕੇ ਉਹ ਅੱਗੇ ਤੁਰ ਪਿਆ। ਮੱਛਰ ਵੀ ਬਹੁਤ ਹੋ ਗਏ ਨੇ ਤੇ ਕੱਟੀ ਜਾਣੀ ਐ। ਤੇ ਤੁਸੀਂ ਵੀ ਆਪਣਾ ਖਿਆਲ ਰੱਖਿਆ ਕਰੋ ਮੱਛਰਾਂ ਤੋਂ। ਮੈਨੂੰ ਤਾਂ ਖਾ ਛੱਡਿਆ ਇਹਨਾਂ ਨੇ। ਬਹੁਤ ਮੱਛਰ ਹੋ ਗਏ ਨੇ ਗਏ ਨੇ। ਤੇ ਕੀ ਕਹਿਣੇ ਆਪਣਾ ਉਹ ਹੋਰ ਜਿਹੜਾ ਮੇਰੀ ਨਾ ਇੱਕ ਦੋਸਤ ਏ ਉਹਦੇ ਮਤਲਬ ਮਤਲਬ ਮੇਰੀ ਜਿਹੜੀ ਦੋਸਤ ਹੇਗੀ ਆ। ਸਹੇਲੀ ਮੇਰੀ ਉਹ ਰੱਤਰਾਣੀ ਦੀ ਐ ਇੱਥੇ ਹਰਿਆਣੇ ਦੀ। ਤੇ ਉਹੰਦਾ ਜਿਹੜਾ ਵਿਆਹ ਹੋਇਆ ਹੈ। ਉਹ ਹੋਇਆ ਹੈ ਉੱਥੇ ਕੀ ਕੇਹਂਦੇ ਪੰਚਕੂਲਾ ਸੇਕ੍ਟਰ

ਤੇ ਨਾਲ ਦੇ ਪਿੰਡ ਵਿਚ ਚੋਰੀ ਦੀਆ ਵਾਰਦਾਤਾਂ ਸੁਣ ਪਾਲੇ ਦੇ ਪਿੰਡ ਵਿਚ ਵੀ ਡਰ ਗਏ ਤੇ ਆਪੋ ਆਪਣੇ ਘਰਾਂ ਵਿਚ ਜਾਣ ਲੱਗ ਪਏ। ਤੇ ਹੁਣ ਕਈ ਦਿਨਾਂ ਤੋਂ ਪਾਲਾ ਪਿੰਡ ਵਿਚ ਵੀ ਨਜ਼ਰ ਨਹੀਂ ਸੀ ਆ ਰਿਹਾ। ਤੇ ਪਿੰਡ ਦੇ ਬਹੁਤੇ ਲੋਕ ਧੰਨੇ ਦੀਆ ਗੱਲਾਂ ਸੁਣ ਕੇ ਪਾਲੇ ਬਾਰੇ ਇਹੀ ਹੀ ਸਮਝਣ ਲੱਗ ਗਏ। ਕੀ ਉਹ ਆਪਣੇ ਨਸ਼ੇ ਦੀ ਘਾਟ ਪੂਰੀ ਕਰਨ ਵਾਸਤੇ ਚੋਰਾਂ ਨਾਲ ਜਾ ਰਿਹਾ। ਤੇ ਉਸਨੇ ਹੁਣ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਏ ਪਾਲੇ ਦਾ ਕੋਈ ਅਤਾ ਪਤਾ ਨਹੀਂ ਸੀ ਲੱਗ ਰਿਹਾ ਸੀ ਗਾ । ਤੇ ਉਸਦੇ ਘਰ ਦੀਆ ਨੂੰ ਪਿੰਡ ਵਿੱਚ ਕੀ ਕਹਿੰਦੇ ਇਹਨੂੰ ਵਿਚਰਦੇ ਸਮੇ ਲੋਕ ਦੀਆ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹ ਤਾਂ ਉਸਦੇ ਘਰ ਦੀਆ ਨੂੰ ਵੀ ਯਕੀਨ ਹੋਣ ਲੱਗ ਪਿਆ ਸੀ। ਕੇ ਪਾਲਾ ਸੁੱਚੀ ਚੋਰੀ ਕਰਨ ਲੱਗ ਪਿਆ। ਜੇ ਇਹਨਾਂ ਦਿਨਾਂ ਤੋਂ ਘਰ ਨਹੀਂ ਆਇਆ ਜਿਹੜਾ। ਪਿੰਡ ਦੇ ਲੋਕ ਨੇ ਸਾਰਾ ਸਾਰਾ ਦਿਨ ਇੱਕ ਹੀ ਗੱਲ ਰੱਟ ਲਈ। ਅੱਜ ਚੋਰਾਂ ਨੇ ਕਿਹੜੇ ਕਿਹੜੇ ਪਿੰਡਾਂ ਦੀ ਚੋਰੀ ਕੀਤੀ ਏ। ਨਾਲ ਹੀ ਉਹਨਾਂ ਨੇ ਪਾਲੇ ਦਾ ਨਾ ਜੋੜਨਾ ਹੁੰਦਾ ਸੀ ਗਾ ਏਦਾਂ ਹੁੰਦਾ ਉਹਂਦੇ ਵਿਚ ਜੋੜ ਦਿੰਦੇ ਆ। ਪਿੰਡ ਦੇ ਲੋਕਾਂ ਨੂੰ ਕੰਮ ਇਹੀ ਹੁੰਦਾ। ਇਹੀ ਕੰਮ ਹੁੰਦਾ। ਮੈ ਆਪ ਪਿੰਡ ਦੀ ਆ। ਤੇ ਹੁਣ ਪਾਲੇ ਦੀਆ ਇਹਨਾਂ ਹਰਕਤਾਂ ਨੂੰ ਸੁਣਿਆ ਨਹੀਂ ਸੀ ਜਾਂਦੀਆਂ ਤੇ। ਜਿਸ ਕਾਰਨ ਪਾਲੇ ਦੇ ਘਰ ਦੀਆ ਨੇ ਪਿੰਡ ਵਿੱਚ ਵਿਚਰਨਾ ਘੱਟ ਕਰ ਦਿੱਤਾ। ਚਾਰੇ ਪਾਸੇ ਬੱਸ ਪਾਲੇ ਦਾ ਹੀ ਜਿਕਰ ਹੁੰਦਾ ਰਹਿੰਦਾ ਸੀ। ਤੇ ਇਸ ਸੋਚ ਨੇ ਪਾਲੇ ਦੇ ਪਿਓ ਨਜ਼ਰ ਨੂੰ ਅਜੇਹੀ ਫਿਕਰ ਵਿੱਚ ਪਾ ਦਿੱਤਾ ਸੀ ਕੇ। ਉਹ ਹੁਣ ਬਿਮਾਰ ਰਹਿਣ ਲੱਗ ਪਿਆ ਸੀ। ਨਜ਼ਰ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ। ਕਈ ਮਾਪੇ ਬਹੁਤ ਦੁਖੀ ਹੁੰਦੇ ਨੇ। ਕਿਸੇ ਦੀ ਔਲਾਦ ਦੀ ਏਦਾਂ ਨਿਕਲਿਆ। ਫਿਰ ਉਹ ਔਲਾਦ ਦੇ ਬਾਰੇ ਝੂਠਾ ਇਲਜ਼ਾਮ ਲਾਵੇ। ਘਰ ਦੀਆ ਦਾ ਜੀਣਾ ਹਰਾਮ ਹੋ ਜਾਂਦਾ।

ਪਾਲੇ ਬਾਰੇ ਆਇ ਇਸ ਖ਼ਬਰ ਨੇ ਸਾਰੇ ਪਿੰਡ ਵਿੱਚ ਸਨਸਨੀ ਫੈਲਾਂ ਦਿੱਤੀ। ਤੇ ਲੋਕਾਂ ਨੇ ਇਹ ਗੱਲ ਸੁਣ ਉਸਦੇ ਘਰ ਦੀਆ ਨੂੰ ਹੂ ਦੋਸ਼ੀ ਕਰਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਗੱਲ ਦਾ ਫਾਇਦਾ ਉਸਦੇ ਆਪਣੇ ਹੀ ਚਾਚੇ ਨੇ ਚੁੱਕਣਾ ਸ਼ੁਰੂ ਕਰ ਦਿੱਤਾ। ਤੇ ਸਾਰੇ ਪਿੰਡ ਵਿੱਚ ਪਾਲੇ ਦੇ ਨਾਲ ਨਾਲ ਉਸਦੇ ਮਾਂ ਪਿਓ ਨੂੰ ਵੀ ਦੋਸ਼ੀ ਠਹਿਰਾ ਦਿੱਤਾ। ਜਿਹੜਾ ਆਪਣੇ ਹੀ ਸੱਕੇ ਭਰਾ ਤੋਂ ਆਪਣੇ ਹੀ ਪਰਿਵਾਰ ਬਾਰੇ ਸੁਨ ਦੁਖੀ ਹੋ ਜਾਂਦਾ। ਤੇ ਪਾਲੇ ਦੀ ਫਿਕਰ ਨਾਲ ਬਿਮਾਰ ਰਹਿਣ ਲੱਗ ਗਿਆ। ਹੁੰਦਾ ਭਾਈ ਜੇ ਔਲਾਦ ਬਾਰੇ ਕੋਈ ਕੁਛ ਕਹੇ ਤਾਂ ਫਿਕਰ ਵੀ ਹੁੰਦਾ ਤੇ ਸੋ ਬਿਮਾਰੀ ਵੀ ਲੱਗਦੀ ਏ ਭਾਈ ਆਕੇ । ਤੇ ਕਦੇ ਵੀ ਏਦਾਂ ਕਰਨਾ ਵੀ ਨਹੀਂ ਚਾਹੀਦਾ। ਅੱਜਕਲ ਤਾਂ ਸ਼ਰੀਕ ਹੀ ਦੁਸ਼ਮਣ ਬਣ ਜਾਂਦੇ ਨੇ ਆਪਣੇ ਸੱਕੇ ਏ।

ਦੂਜਾ ਉਹੰਦਾ ਬਾਪੂ ਬਿਮਾਰ ਰਹਿਣ ਲੱਗ ਪਿਆ ਸੀ ਨਜ਼ਰ ਸਿੰਘ ਪਾਲੇ ਦਾ । ਤੇ ਮੁੰਡਾ ਤਾਂ ਪਹਿਲਾ ਈ ਨਸ਼ੇ ਚ ਸੀ ਗਾ। ਤੇ ਇਸ ਸਭ ਵਿੱਚਪਾਲੇ ਦੀ ਮਾਤਾ ਨੂੰ ਇੱਕ ਪਲ ਵੀ ਦਮ ਨਹੀਂ ਸੀ ਮਿਲਦਾ। ਨਜ਼ਰ ਸਿੰਘ ਹੋਰ ਵੀ ਬਿਮਾਰ ਰਹਿਣ ਲੱਗ ਪਿਆ ਸੀ। ਜਿਸ ਕਰਕੇ ਜੀਤੋ ਤੋਂ ਖੇਤ ਨਹੀਂ ਸੀ ਜਾਇਆ ਜਾਂਦਾ। ਜਿਸ ਗੱਲ ਦਾ ਫਾਇਦਾ ਉੱਠਾ ਕੇ ਪਾਲੇ ਦੇ ਚਾਚੇ ਨੇ ਉਹਨਾਂ ਦੀ ਜਮੀਨ ਵੀ ਵਾਹੁਣੀ ਸ਼ੁਰੂ ਕਰ ਦਿੱਤੀ ਸੀ। ਨਜ਼ਰ ਹੁਣ ਬਹੁਤ ਬਿਮਾਰ ਹੋ ਗਿਆ ਸੀ। ਉਸਨੇ ਬੋਲਣਾ ਵੀ ਬੰਦ ਕਰ ਦਿੱਤਾ ਸੀ। ਜੀਤੋ ਚਾਰੋ ਪਹਿਰ ਨਾਜਰ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ। ਬਹੁਤ ਦੁੱਖ ਲੱਗਦਾ ਭਾਈ ਬਹੁਤ ਜਿਆਦਾ। ਕਿ ਏਦਾਂ ਦਾ ਕੁਛ ਹੋਵੇ ਤਾਂ। ਨਜ਼ਰ ਦੀ ਬਿਮਾਰੀ ਹੁਣ ਉਸਦੇ ਸਾਰੇ ਸ਼ਰੀਰ ਨੂੰ ਜਕੜ ਲਿੱਤਾ। ਤੇ ਹਿੱਲਣਾ ਜੁਲਨਾ ਵੀ ਬੰਦ ਹੋ ਗਿਆ ਸੀ ਗਾ। ਉਸ ਉਹਨੇ ਮੰਜੇ ਤੇ ਪਿਆ ਘਰ ਦੀਆ ਬਾਲਿਆਂ ਵਾਲੀ ਛੱਤ ਵੱਲ ਦੇਖਦਾ ਰਹਿੰਦਾ। ਨਾਜਰ ਦਾ ਹੁਣ ਬੋਲਣਾ ਵੀ ਬੰਦ ਹੋ ਗਿਆ ਸੀ। ਜਿਸ ਕਾਰਨ ਉਸਦੇ ਆਪਣੇ ਸ਼ਰੀਰ ਦੀ ਕੋਈ ਕਿਰਿਆ ਫਲ ਨਹੀਂ ਸੀ ਦੇ ਸਕਣਾ ਸੀ। ਖਾਣ ਪੀਣ ਦਾ ਤਾ ਉਸਨੂੰ ਕੋਈ ਚੇਤਾ ਈ ਨਹੀਂ ਸੀ। ਤੇ ਅਖੀਰ ਉਹ ਦਿਨ ਆ ਗਿਆ ਜਿਸ ਦਿਨ ਨਾਜਰ ਇਸ ਦੁਨੀਆ ਨੂੰ ਇਸ ਦੁਨੀਆ ਤੋਂ ਕੂਚ ਕਰ ਗਿਆ। ਚਲਾ ਗਿਆ ਇਸ ਦੁਨੀਆ ਤੋਂ। ਨਜ਼ਰ ਦੇ ਇਸ ਵਿਚੋਕੜੇ ਦਾ ਪਾਲੇ ਦੀ ਮਾਂ ਜੀਤੋ ਦਾ ਅੰਦਰ ਕਿਵੇਂ ਪਾੜ ਦਿੱਤਾ ਸੀ। ਆਖਿਰ ਜੀਤੋ ਵੀ ਉੱਚੀ ਉੱਚੀ ਚੀਕਾਂ ਮਾਰ ਕੇ ਸ਼ਾਂਤ ਹੋ ਕੇ ਗਈ। ਪਰ ਪਰ ਹੁਣ ਉਸਦੀਆਂ ਸ਼ਾਂਤ ਹੋਇਆਂ ਚੀਕਾਂ ਅੱਖਾਂ ਵਿੱਚੋ

ਇਸ ਤੋਂ ਬਾਅਦ ਜੀਤੋ ਦਾ ਇਹ ਵੱਡਾ ਘਰ ਉਸਨੂੰ ਖਾਣ ਨੂੰ ਆਉਂਦਾ ਸੀ। ਨਾਜਰ ਹਿੱਸੇ ਆਉਂਦੀ ਜਮੀਨ ਉਸਦੇ ਭਰਾ ਨੇ ਆਪਣੇ ਆ ਕਰਵਾ ਲਈ। ਤੇ ਜੀਤੋ ਹਿੱਸੇ ਛੱਡੇ ਸਿਰਫ ਦੋ ਕਿੱਲੇ। ਜੋ ਕੀ ਢਿੱਬੇ ਦੀ ਰੇਤਲੀ ਮਿੱਟੀ ਵਾਲੇ ਸੀ। ਇਹ ਸਭ ਦੇਖ ਕੇ ਜੀਤੋ ਹੋਰ ਵੀ ਸਦਮੇ ਵਿੱਚ ਆ ਗਈ। ਤੇ ਉਹ ਵੀ ਬਿਮਾਰ ਰਹਿਣ ਲੱਗ ਪਈ।

ਹੋਰ ਰੋਟੀ ਪਾਣੀ ਖਾ ਲਿਆ

ਹੋਰ ਕੀ ਕਰਨ ਡੇ ਨਿਆਣੇ ਸੋਂ ਗਏ।

ਕੀ ਆਂਹਦੀ ਫਿਰ। ਦਵਾਈ ਲਿਆਂਦੀ ਉਹਨੇ

ਆਹੋ। ਠੀਕ ਨੀ ਸੀ ਵਿਚਾਰੀ ਬੁਖ਼ਾਰ ਚੜ੍ਹਿਆ ਐ। ਮੈਂ ਕਿਹਾ ਚੱਲ ਪਤਾ ਲੈ ਆਉਣੀ ਆਂ ਵੀ ਫ਼ਿਕਰ ਨਾ ਕਰ

ਆਹੋ। ਭਾਜੀ ਸਗੋਂ ਆਇਆ ਸੀ। ਓਦਣ ਕਹਿੰਦਾ ਸੀ ਇਹਨੂੰ ਹੋ ਗਿਆ, ਮੈਂ ਕਿਹਾ ਚੱਲ ਕੋਈ ਨਈਂ ਮੈਨੂੰ ਛੱਡ ਕੇ ਆ। ਅੱਛਾ ਨਾਲ ਈ ਆਇਆ ਸੀ। ਆਹੋ ਭਾਜੀ ਵੀ ਨਾਲ ਈ ਆ

ਨਾਲ ਉਹਦਾ ਮੁੰਡਾ ਸੀ

ਆਹੋ ਕਹਿੰਦੇ ਚੱਲ ਮਾਸੀ ਅਸੀਂ ਛੱਡ ਆਉਣੇ ਆਂ। ਮੈਂ ਕਿਹਾ ਚੱਲ ਛੱਡ ਆ।

ਹੁਣ ਉਹ ਘਰੇ ਆ ਪਾਰਟੀ ਸਾਰਟੀ ਕਰ ਲੈਨੇ ਆਂ। ਆਹੋ ਮੈਂ ਉਹਨੂੰ ਆਖਿਆ ਸੀ ਮੈਂ ਕਿਹਾ ਘਰ ਈ ਆ ਕਰ ਲਈਂ ਪਾਰਟੀ। ਕਹਿੰਦਾ ਮੈਂ ਫੇਰ ਕਿਸੇ ਆਵਾਂਗਾ।

ਚੱਲ ਕੋਈ ਨਈਂ ਬਾਅਦ ਚ ਮਿਲਲਾਂਗੇ ਬਾਹਰ।

ਕੰਮ ਤੇ .

ਹਮ ਉਹ ਆਂਹਦਾ ਏ ਉਹ ਕਰ ਗਈ ਏ ਗੱਲ।

ਮੈਂ ਕਿਹਾ ਕੋਈ ਗੱਲ ਨਈਂ ਮੈਂ ਕਿਹਾ ਕਰਲਾਂਗੇ।

ਆਹੋ ਮੈਂ ਕਿਹਾ ਕੋਈ ਗੱਲ ਨਈਂ ਕਰਲਾਂਗੇ।

ਆਹੋ ਮੈਂ ਕਿਹਾ ਮੈਂ ਇਹੋ ਬੰਦਾ ਮਖਾਂ ਇਹ ਗੱਲ ਤਾਂ ਨਈਂ ਓਹੋ ਜਿਹੇ ਜਵਾਕਾਂ ਜਿਹ ਆਲੀ।

ਸਵੇਰੇ ਆਂਹਦਾ ਮਿਲਾਂਗੇ। ਮੈਂ ਕਿਹਾ ਚੱਲ ਕੋਈ ਨਈਂ ਮਿਲ ਲਈਂ।

ਪੇਕੇ ਚਲੀ ਗਈ ਭਾਈ ਜਦ ਉਹ ਆਥਣੇ ਮੈਨੂੰ ਕਵੇ ਕੰਮ ਆਪਣੇ ਨਾਲ ਜਾਵਾਂ ਨਾ ਤੂੰ ਸਾਈਕਲ ਦੀ ਮੇਰੇ ਨਾਲ ਚਲਿਆ ਜਿਆ ਕਰੀਂ

ਆਂਹਦਾ ਇਹ ਕਿਹੜੀ ਗੱਲ ਆ। ਇਹਦੀ ਤਾ ਅਜੇ ਵੱਡੀ ਗੱਲ ਆ। ਤੇਰੀ ਐਨਾ ਤਾਂ ਧਿਆਨ ਦਿੰਦੇ।

ਕਹਿੰਦਾ ਨਾਲ ਲੈ ਜਿਆ ਕਰੋ ਨਾਲ ਲੈ ਇਆ ਕਰਾਂਗੇ। ਤੈਨੂੰ ਆਂਹਦਾ ਇਹ ਕਿਹੜੀ ਗੱਲ ਏ?

ਹਾਂ ਤੇ ਮੈਂ ਕਿਹਾ ਕੋਈ ਗੱਲ ਨਈਂ ਏਦਾਂ ਕਰ ਲਿਆ ਕਰਾਂਗੇ। ਅਜੇ ਮਸੀ ਤੱਕ ਜਾਂਦੀ ਏ ਤੇ ਉਹ ਉੱਥੇ ਆਉਣ ਡੇ ਦੋਵੇਂ।

ਆਹੋ ਏਦਾਂ ਈ ਕਰਦੇ ਆ ਇਹ ਤੇ ਦੋਵੇਂ। ਆਹੋ ਓਦੇ ਦੋਵੇਂ ਆਉਂਦੇ ਤੀ। ਹਾਂ ਉਹ ਮੈਨੂੰ ਦੱਸਣ ਡਿਆ। ਮੈਂ ਆਹੀ ਗੱਲ ਵਾ ਜਿਹੜਾ ਹੁਣ ਕਰਨੀ ਸੀ। ਆਂਹਦਾ ਇਹ ਕਰਲਿਆ ਕਰਾਂਗੇ ਆ ਕੇ।

ਮੈਂ ਕਿਹਾ ਉਹਨੂੰ ਬਣਾਇਆ ਲਿਆ ਇਹ ਗੱਲ ਕਰਲਿਆ ਗੀ ਨਾਲ ਈ। ਅੱਛਾ ਹੋਰ ਜੋਤੀ ਹੁਣ ਕੋਲ ਗਏ

ਹਮ

ਲਿਆਵੇ ਨਿਆਣਿਆਂ ਦਾ ਪਤਾ ਜੋਤੀ ਮੈਂ phone ਵੀ ਕੀਤਾ ਸੀ ਤੇ ਉਹ ਆਵਾਜ਼ ਨਈਂ ਆਈ। ਦੋਵਾਂ ਨਿਆਣਿਆਂ ਦਾ ਪਤਾ, ਨਾਲੇ ਕਰਾ ਕੇ ਦੇਖ ਲਈਂ।

ਚਾਚੀ ਕੋਲ ਗਿਆ ਸੀ

ਕਿਸੇ ਦਿਨ .

ਆਹੋ ਵੇਖਲਾਂਗੇ।

ਪੱਕੇ ਦਿਨ ਆਉਣਗੀਆਂ। ਮੈਂ ਕਿਹਾ ਹੋਵਾਂਗੇ ਇਹਦੇ ਨਾਲ। ਆਹੋ ਲੈ ਜਾਈਂ ਇਹਨੂੰ ਮੁੰਡੇ ਨੂੰ ਨਾਲ ਤੇ ਦੋਵੇਂ ਜਾਣੇ ਹੋ ਆਇਓ।

ਮੁੰਡੇ ਨਾਲ ਈ ਚਲੂੰਗਾ ਤੇ ਹੋਵਾਂਗੇ। ਹੋਰ ਪਰਿਵਾਰ ਸਭ ਠੀਕ ਠਾਕ।

ਸੱਤੇ ਹੁਣਾਂ ਦਾ ਸੁਣਾ। ਭਾਪਾ ਜੀ, ਭਾਪੇ ਨੂੰ ਕੀਤਾ ਫੋਨ

ਹਮ ਮਖਾਂ ਲਿਆ ਤੀਆਂ . ਗਏ ਤੁਸੀਂ ਇੱਥੇ ਨਈਂ ਮੈਂ ਨੀ ਗਿਆ, ਮੈਂ ਫੋਨ ਕੀਤਾ ਸੀ।